ਸਾਹਮਣੇ ਇੱਕ ਕਮਰਾ ਹੈ ਤੇ ਨਾਲੇ ਸਾਹਮਣੇ ਇੱਕ ਬੇਡ ਲਗਾਇਆ ਗਯਾ ਹੈ ਤੇ ਨਾਲੇ--

ਤੇ ਨਾਲੇ ਸਾਮਣੇ ਕੁਛ ਗਡਿਆਂ ਨੇ ਨਾਲੇ ਸਾਮਣੇ ਕੁਛ ਲੋਕੀ ਨੇ।

ਤੇ ਨਾਲ ਹੀ ਸਾਹਮਣੇ ਕੁਝ ਕੱਚ ਲਗਾਏ ਗਏ ਨੇ ਸਾਹਮਣੇ ਕੁਝ ਕੁਰਸੀਆਂ ਲਗਾਈ ਗਈ ਐ।

ਤੇ ਨਾਲੇ ਕੁਰਸੀਆਂ ਦੇ ਓੱਤੇ ਕੁਝ ਲੋਕੀ ਬੈਠੇ ਨੇ ਨਾਲੇ ਸਾਹਮਣੇ ਕੁੱਛ --

ਤੇ ਨਾਲੇ ਬਿਲਡਿੰਗ ਦੇ ਉੱਤੇ ਕੁਝ ਬੋਰਡ ਲੱਗੇ ਨੇ।

ਤੇ ਨਾਲੇ ਸਾਹਮਣੇ ਕੁਝ ਸਬਜੀਆਂ ਰੱਖੀਆਂ ਗਈਆਂ ਨੇ ਤੇ ਨਾਲੇ ਸਾਹਮਣੇ ਕੁਝ ਫਲ --

ਕੱਪੜੇ ਰੱਖੇ ਗਏ ਨੇ ਤੇ ਨਾਲੇ ਸਾਹਮਣੇ ਕੁਝ ਪੌੜੀਆਂ ਨੇ ਤੇ ਨਾਲੇ--

ਸਾਹਮਣੇ ਕੁਝ ਬੋਰਡ ਲੱਗੇ ਨੇ ਤੇ ਨਾਲੇ ਸਾਹਮਣੇ ਕੁਝ ਬੈਂਚ ਰੱਖੇ ਨੇ।

ਕੁਛ ਸਮਾਨ ਰੱਖਿਆ ਏ ਤੇ ਨਾਲੇ ਕੰਧ ਦੇ ਓੱਤੇ ਕੁਝ ਫੋਟੋਆਂ --

ਸਾਹਮਣੇ ਕੁੱਛ ਸਮਾਣ ਰੱਖਿਆ ਹੈ ਨਾਲੇ ਆਸੇ ਪਾੱਸੇ ਕੁਛ--